ਆਹੋ ਕਮਲ ਕੋਲ ਚਾਹੀਦੀ ਸੀ, ਤਾਂ ਵੀ ਸ਼ਵਾ ਮਹੀਨੇ ਦਾ ਕਹਿੰਦੇ ਹੈ ਨਾ ਉਨ੍ਹਾ ਨੇ ਸ਼ਵਾ ਮਹੀਨੇ ਕਰਨਾ ਨਾਲੇ

ਇੰਗਲੈਂਡ ਵਾਲੀ, ਆਹੋ ਉਹਨੇ ਆਉਣਾ ਜਦੋਂ ਫੇਰ ਇਹਨੇ ਕਰਨਾ ਪ੍ਰੋਗਰਾਮ ਉਹਨੇ ਆਉਣਾ ਹੋਣਾ

ਹੂੰ

ਅਤੇ ਅਸੀਂ ਹੁਣ ਇੱਕ ਵਾਰੀ ਹੋਰ ਇਸ ਤਰ੍ਹਾਂ ਸ਼ਵਾ ਮਹੀਨੇ ਚ ਫੇਰ ਮੁੜਕੇ ਜਾਣਗੇ ਉਦੋਂ ਮੈਂ ਕਿਹਾ ਦੱਸ ਦਿਉ ਕੇਰਾਂ ਕੀ ਕਰੋਂਗੇ ਜੋ ਕਰਨੀ ਜ਼ਿਆਦਾ

ਆਹੋ ਵਾਰ ਵਾਰ ਆਹੋ ਉਹਨਾ ਨੂੰ ਤਾਂ ਕੋਈ ਫਰਕ ਨਹੀਂ, ਇਹਨਾ ਨੂੰ ਬੇਚਾਰਿਆ ਨੂੰ ਗਰੀਬ ਜਿਹਾ ਇਹਨਾ ਨੂੰ ਤਾਂ ਹੈ ਹੀ ਹਾਂ ਇਹਨਾ ਨੂੰ ਤਾਂ ਹੈ ਮੈਨੂੰ ਲੱਗ ਰਿਹਾ ਕਿ ਜਿੰਨੇ ਕੁ ਬੇਚਾਰੇ ਗੱਲਾਂ ਹੁੰਦੀਆਂ

ਆਹੋ ਗਰੀਬ ਹੈ ਮਾਂ ਪਿਉ ਅਤੇ ਉਹਨਾ ਨੇ ਬੇਚਾਰਿਆਂ ਨੇ ਜਿਹੀ ਹੈ ਤਾਂ ਹੀ ਤਾਂ ਭੱਜਦੀਆਂ ਕੁੜੀਆਂ ਵਿਆਹ ਤੋਂ ਸਾਰੀਆਂ ਕੁੜੀਆਂ ਦੀ ਆਪਣੇ ਆਪਣੇ ਪ੍ਰੋਗਰਾਮ ਰੱਖਦੀਆਂ

ਹਾਂਜੀ ਹਾਂਜੀ

ਉਹ ਬੇਚਾਰਾ ਭਾਈ ਜਿੰਨੇ ਕੁ ਕਮਾਉਂਦਾ ਉੱਨੇ ਕੁ ਫੇਰ ਆਹੋ

ਵਿਆਹ ਵਿਊਹ ਦਾ ਵੀ ਕਰਜ਼ਾ ਲਾਉਣਾ ਬੇਚਾਰਿਆਂ ਨੇ ਹਾਂ ਹਾਂ

ਮਹਾਤੜ ਬੰਦਾ

ਆਹੋ ਸਿਆਲਾਂ ਨੂੰ ਇਸ ਤਰ੍ਹਾਂ ਜੋ ਕੇ ਕਮਾਦ ਕਮੂਦ ਚ ਚੱਲ ਜਾਂਦਾ ਬੀਜਣ ਲੱਗ ਪੈਣੇ ਹੈ ਕਮਾਦ ਬੀਜਣ ਲੱਗ ਪੈਣੇ ਹੈ ਆਹੋ ਘਰੇ ਕੰਮ ਕੁੱਛ ਨਹੀਂ ਹੁਣ ਫੇਰ

ਚੱਲੋ ਵਧੀਆ ਹੈ, ਕੰਮ ਕਾਜ ਚ ਤੁਰੇ ਰਹਿਣ ਤੇ, ਲੋਕਾਂ ਦਾ ਵੀ ਬੇਚਾਰਿਆਂ ਦਾ ਰੋਟੀ ਪਾਣੀ ਚੱਲਦਾ ਰਹੂ ਆਹੋ ਚੱਲੋ ਕੰਮ ਕਾਜ ਵੀ ਚੱਲਦਾ ਰਹੇ ਇਹ ਚੱਲਦਾ ਰਹੇ

ਫੇਰ ਵਧੀਆ, ਮਾਹੌਲ ਵਧੀਆ ਰਹਿੰਦਾ ਵਧੀਆ ਹੈ ਵੈਸੇ ਤਾਂ ਕੰਮ ਸਾਰਿਆਂ ਦੇ ਠੀਕ ਠਾਕ ਹੀ ਹੈ, ਚੱਲੋ ਕੋਈ ਵੀ ਹੈ ਕਿਸੇ ਦਾ ਕੋਈ ਕਿਸੇ ਦਾ, ਇਸ ਹਿਸਾਬ ਨਾਲ ਕੰਮ ਵਾਹਵਾ, ਤੁਰਿਆ

ਉਹ ਨੇ ਹੁਣ ਬੇਚਾਰੇ ਕਿੰਨੇ ਮਿਹਨਤੀ ਉਹ

ਹਾਂ ਮੰਡੀਉ ਵਾਪਸ ਆਉਣ ਵਾਲੇ ਹੈ, ਹੁਣ ਮੇਰੇ ਹਿਸਾਬ ਨਾਲ ਪਲੱਸਤਰ ਪਲੂੱਸਤਰ ਕਰਵਾਉਣਗੇ ਫੇਰ ਕਮਰੇ ਅੰਦਰੋਂ ਹੂੰ ਮੈਂਥੋਂ ਮੈਂ ਕਹਿੰਦਾ ਲਾ ਦੇ ਜ਼ੋਰ ਇੱਧਰ ਹਾਂ ਇਹ ਵੀ ਗੱਲ ਸਹੀ ਹੈ ਝੋਨਾ ਲਾ ਕੇ ਨਾ ਇੱਕੋ ਵਾਰੀ ਪਲੱਸਤਰ ਕਰਵਾਉਣਗੇ ਫੇਰ ਉਹਨੇ ਟਿਕ ਜਾਣਾ, ਬਾਅਦ ਚ ਕਿਸੇ ਦਾ ਵਿਆਹ ਵਿਊਹ ਵੀ ਕਰਨਾ

ਆਹੋ ਆਇਆ ਸੀ ਮੇਰੇ ਹਿਸਾਬ ਨਾਲ ਬੰਦ ਕੀਤੇ ਤੇ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

ਬਸ ਚਾਂਦੀ ਹੈ ਥੋੜ੍ਹਾ ਜਿਹਾ ਬਾਕੀ ਸਾਰੇ ਠੀਕ ਹੈ ਆਹੋ ਜੋਬਨ ਉਹ ਤੇ ਬਥੇਰਾ ਕੰਮ ਕਰਦਾ ਆਹੋ

ਨਹੀਂ ਨਹੀਂ ਜਿਹੜਾ ਕੰਮ ਮਿਲੇ ਉਹ ਕਰੀ ਜਾਂਦਾ

ਆਹ ਹੁਣ ਗਿਦਾਵਰੀ ਹੁੰਦੀ ਪਈ ਸੀਗੀ ਖਨੇ ਆਪਣੇ ਦੀ ਹੋਰ ਸਾਰੇ ਆਪੋ ਆਪਣੇ ਕੰਮਾਂ ਤੇ ਤੁਰੇ ਹੈ, ਆਸ਼ੂ ਵੀ, ਮਨੌਰੀ ਵੀ, ਉਹ ਵੀ ਆਪਣੇ ਤੇ ਹੈ ਦਿਹਾੜੀ ਤੇ ਜਾਂਦਾ ਖਨੇ ਮੈਂ ਕਿਹਾ ਖਨੀ ਮੰਡੀ ਜਾਂਦਾ

ਆਹੋ ਸ਼ਨੀ ਰਾਜ ਮਿਸਤਰੀ ਹੈ ਕਿ ਦਿਹਾੜੀ ਤੇ ਜਾਂਦਾ ਸ਼ਨੀ ਰਾਜ ਮਿਸਤਰੀ ਹੈ

ਕੰਮ ਕਾਰ ਨਹੀਂ ਇਹੋ ਜਿਹੇ ਵਿੱਚ ਅਮ ਸਾਰੇ ਕਰਦੇ ਹੈ, ਬਈ ਇਹ ਹੈ ਕਿ ਥੋੜ੍ਹੇ ਖਰਚੇ ਖੂਰਚੇ ਕਿਸੇ ਦਾ ਵੱਧ ਕਿਸੇ ਦਾ ਘੱਟ ਹੂੰ

ਨਹੀਂ ਠੀਕ ਹੈ ਵਧੀਆ ਵਾ ਸਾਰਾ ਕੰੰਮ ਹਾਂਜੀ ਹਾਂਜੀ ਹਾਂਜੀ ਵਧੀਆ ਨੇ ਸਾਰੇ ਹੋਰ

ਦੇ ਪੈਸੇ ਪੂਸੇ ਦੇ ਦਿੱਤੇ ਫੇਰ ਤੁਹਾਡੇ ਨੇ, ਮੈਂ ਕਿਹਾ ਤੁਹਾਨੂੰ ਵੀ ਪੈਸੇ ਦੇ ਦਾਂ ਨਾ ਕਦੋਂ ਦਿੱਤੇ ਹਾਲੇ

ਦਿੱਤੇ ਨਹੀਂ ਹੈ ਅੱਜ ਵੀ ਕਹਿਣ ਦੇ ਸੀ ਬੇਚਾਰੀ ਕਿ ਮੈਂ ਹੁਣ ਕੀ ਕਰਾਂ, ਉਹਦੇ ਨਾਲ ਮਤਲਬ ਰੋਜ਼ ਹੀ ਕਹਿ ਦਿੰਦੇ ਹੈ ਬਈ ਜਦੋਂ ਮੈਂ ਕਰਦੀ ਫੋਨ ਉਦੋਂ ਕਹਿ ਦਿੰਦੀ ਹੈ ਬਈ ਮੈਂ ਦੇਊਂਗੀ ਨਾ, ਅਤੇ ਕੱਲ ਕਹਿੰਦੀ ਉਂਝ ਹੀ ਫੋਨ ਚੁੱਕਿਆ ਕਹਿੰਦਾ ਸੀ ਹੈ ਨਾ, ਡਰਦੇ ਨੇ ਨਹੀਂ ਫੋਨ ਚੁੱਕਿਆ ਕਹਿੰਦੀ

ਕਹਿੰਦੀ ਮੈਂ ਕਿਹਾ ਡਰ ਕਾਹਦਾ ਹੈ ਜੀ, ਜਦੋਂ ਬੰਦਾ ਹੈ ਨਾ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਕੋਈ ਗੱਲ ਨਹੀਂ ਚੱਲ ਪੈਸੇ ਦੇ ਦੇਵੇ

ਇਕੱਠੇ ਇਕੁੱਠੇ ਕਰਕੇ ਬੰਦਾ ਚੱਲੋ ਆਪ ਦੇ ਕੇ ਕਰ ਹੀ ਸਕਦਾ ਆਹੋ ਫੇਰ ਐਡੀ ਐਡੀ ਕੁ ਨੂੰ ਵੀ ਉਹ ਖਨੀ ਕਹਿੰਦਾ ਵੀਹ ਹਜ਼ਾਰ ਵਾਲਾ loan ਲੈਣਾ, ਉਹ daily fake ਵਾਲਾ ਜਿਹੜਾ ਕਿਹੜਾ daily ਜਿਹੜਾ ਦੋ ਸੌ ਰੁਪਇਆ ਦੇਣਾ ਨਾ

ਉਹ loan ਲੈਣਾ ਅਤੇ ਉਹ ਇਹਨਾ ਨੂੰ ਚੋਦਾਂ ਹਜ਼ਾਰ ਮਿਲਣਾ ਸੀ ਪੰਦਰਾ ਦਿਨਾਂ ਤੋਂ ਹੁਣ ਖਨੀ ਉਹ ਵੀ ਨਹੀ ਲਿਆ ਫੇਰ ਅੱਛਾ ਰੋਜ਼ ਇਹਨਾ ਦੀ ਦੁਕਾਨ ਤੇ ਭਾਈ ਆਉਂਦਾ ਰਿਹਾ ਖਨੀ ਅੱਗੇ ਵੀ ਇਹਨਾ ਦੇ ਆਇਆ ਸੀ ਹੁਣ ਕਿਉਂ ਨਹੀਂ ਮਿਲ ਰਿਹਾ ਕੀ ਪਤਾ ਜਾਂਣ ਕੇ ਨਹੀਂ ਲੈਂਦੇ ਹੋਣੇ, ਕਹਿੰਦੀ ਮੈਂ ਆਪੇ ਆਪਣੇ ਸਾਰ ਸੂਰ ਲਾਂ ਗੇ ਜਦੋਂ ਹੋਣਗੇ ਦੇ ਦਿਆਂਗੇ ਫੇਰ ਉਹਦਾ loan pending ਆਹੋ ਪੈਸੇ ਦੇ ਚੱਲੋ ਪੈਸੇ ਦੀ ਜ਼ਰੂਰਤ ਹੈ

ਅਗਲਿਆਂ ਦੇ ਘਰ ਵੀ ਖਰਚੇ ਬਰਚੇ ਬਥੇਰੇ ਹੈ, ਕਹਿਣ ਦੇ ਸੀ ਮੈਨੂੰ ਮੈਂ ਰੱਖਦੀ ਹਾਂ ਚੱਲੋ ਮੈਨੂੰ ਦੱਸ ਦਿਉ ਕਦੋਂ ਤੱਕ ਨਹੀਂ loan ਤਾਂ ਅੱਜ ਵੀ ਚੁੱਕ ਲਾਂ ਹੋਰ ਨਹੀਂ ਤੇ ਵਿਆਜ਼ੀ ਸੁੱਟੀ ਨਹੀਂ ਹਾਲੇ ਚੁੱਕੇ ਛੇ ਸੱਤ ਹਜ਼ਾਰ ਮਤਲਬ ਆਹ ਵੀ ਥੋੜ੍ਹੇ ਹੈ ਨਾ, ਪੈਸੇ, ਉਹਨੂੰ ਪੈਸੇ ਜ਼ਿਆਦਾ ਚਾਹੀਦੇ ਹੈ

ਸੱਤਰ ਹਜ਼ਾਰ ਮਿਲ ਗਿਆ ਵਾ ਸੱਤਰ ਹਜ਼ਾਰ ਨੱਬੇ ਤੋਂ ਨਹੀਂ ਲੈਣਾ,

ਆਹੋ ਉਹ ਤਾਂ ਮਿਲ ਗਿਆ ਕਿੰਨੇ ਦਿਨਾਂ ਦਾ ਉਹ ਦਿਨ ਹੀ ਕਾਕੇ ਨੂੰ ਛੁੱਟੀ ਕੀਤੀ ਹੈ ਅੱਛਾ ਆਹੋ ਉਹ ਦਿਨ ਮੈਂ ਬਸ ਇਹਨਾ ਦੇ ਘਰੇ ਕਿਹਾ ਸੀ ਕਾਕੇ ਨੂੰ ਛੁੱਟੀ ਕਰਾ ਦਿਉ

ਉਹ ਦਿਨ ਛੁੱਟੀ ਕਰਾਈ ਅਤੇ ਮੁੜਕੇ ਘਰੇ ਉਹਨਾ ਠੇਕੇਦਾਰ ਨਾਲ ਸੱਦਿਆ ਅਤੇ ਬਾਅਦ ਵਿੱਚ ਕਹਿੰਦੇ

ਉਹ ਕਹਿੰਦੇ ਨੇ ਮੇਰੇ ਬਿਨਾ ਪੁੱਛਿਉ ਹੀ ਕਰਦੀ ਛੁੱਟੀ ਆਹੋ ਇਹ ਹਿਸਾਬ ਮੈਂ ਆਪਣੇ ਆਪ ਪਿੱਛੋਂ ਛੁੱਟੀ ਕਰ ਲਈ ਹੈ, ਕੰਮ ਅਗਲੇ ਦਾ ਨਾ ਜ਼ੋਰਾਂ ਜ਼ਾਰਾਂ ਦਾ ਹੋਊਗਾ

ਉਸ ਤਰ੍ਹਾਂ ਉਹ ਠੇਕੇਦਾਰ ਛੁੱਟੀ ਨਹੀਂ ਨਾ ਕਰਾਉਂਦਾ ਕੋਈ ਵੀ ਇਹੀ ਵਧੀਆ ਸੀ ਇਹਦਾ ਕੰਮ ਤੁਰਿਆ ਇਹ ਅੱਛਾ ਇਹਨਾ ਨੂੰ ਉਹ ਮਿਲ ਗਏ ਆ ਪੈਸੇ ਹੁਣ ਉਹ ਤਾਂ ਪੈਸੇ ਮਿਲ ਗਏ ਹੈ, ਉਹ ਤੇ ਉਸ ਤਰ੍ਹਾਂ ਦੀ ਦਸ ਬਾਰਾਂ ਹਜ਼ਾਰ ਆਪਾਂ ਟਾਈਲਾਂ ਵਾਲੇ ਨੂੰ ਵੀ ਦੇ ਆਏ ਹਾਂ ਦੇ ਦਾਂ ਗੇ, ਆਹੋ ਦੇਣਾ ਨਹੀਂ ਨਾ ਘਰੇ, ਅਤੇ ਕੁੱਛ

ਰੰਗ ਰੁੰਗ ਨੂੰ ਵੀ ਉਹਦੇ ਪੈਸੇ ਲੱਗੇ

ਆਹੋ ਆਪਣੇ ਕੋਲੋਂ, ਕਹਿੰਦੀ ਸੀ ਬਬਲੂ ਨੇ ਲਿਆ ਕੇ ਦਿੱਤਾ ਸਮਾਨ ਸਮੂਨ ਅਤੇ ਬਬਲੂ ਆਖਣ ਡਿਆ ਸੀ ਬਈ ਮੈਂ ਉਹਦੇ ਕੋਲ ਜਿਹੜਾ ਉਹ ਜਿਹੜਾ ਹੈ ਪਾਤਰ ਕਹਿੰਦਾ ਕਿੱਥੋਂ ਦੱਸੀ ਹੈ ਗੱਲ ਹਾਂ ਅਮਨਦੀਪ ਆਹੋ ਅਮਨਦੀਪ ਅਮਨ ਕੋਲ ਪੰਜ ਹਜ਼ਾਰ ਰੁਪਇਆ ਫੜਿਆ ਅਤੇ ਉਹ ਵੀ ਵਰਤਿਆ ਨਹੀਂ ਗਿਆ ਮੇਰੇ ਕੋਲ, ਦੋ ਸੋ ਰੁਪਇਆ, ਤਿੰਨ ਸੌ ਰਹਿ ਗਿਆ ਅੱਛਾ

ਸੌ ਵਰਤ ਲਿਆ, ਉਹਨੂੰ ਮੇਰੇ ਹਿਸਾਬ ਨਾਲ ਉਹਨੇ ਲਿਆਂਦਾ ਹੋਣਾ ਫੇਰ ਸਮਾਨ ਆਖਣਗੇ ਨਾ ਆਪ ਹੀ ਰੰਗ ਰੁੰਗ ਤੋਂ ਬਾਅਦ ਆਖਣਗੇ ਇਸ ਤਰ੍ਹਾਂ ਗੱਡੀਆਂ ਗੁੱਡੀਆਂ ਭਰਾ ਲਈਆਂ

ਇਹ ਵੀ ਜਿੰਨਾ ਚਿਰ ਵਿਆਹ ਨਹੀਂ ਹੁੰਦਾ, ਉਦੋ ਤੱਕ ਤਾਂ ਇਹਨਾ ਨੂੰ ਪੈਸੇ ਚਾਹੀਦੇ ਚਾਹੀਦੇ ਹੈ ਨਾ ਹੋਰ ਨਾ ਹੁਣੇ ਚਾਹੀਦੇ ਰਹਿਣ ਦੇ ਫੇਰ, ਵਿਆਹ ਤੋ ਂਬਾਅਦ ਵੀ ਜ਼ਰੂਰੀ ਹੈ, ਪੈਸਿਆ ਤੋਂ ਬਾਅਦ ਕਿਹੜਾ ਕੋਈ ਵਿਆਹ ਤੋਂ ਬਾਅਦ ਮੁੱਕ ਆਹੋ ਨਹੀਂ ਲੋੜ ਹੀ ਹੈ, ਮਤਲਬ ਹੁਣ ਜਿਸ ਤਰ੍ਹਾ ਵਿਆਹ ਵਾਲੇ ਦਿਨ ਲਾਗ ਲੂਗ ਦੇਣੇ ਕਈ ਕੰਮ ਹੈ ਨਾ ਹੁੰਦੇ ਹੈ

ਹੂੰ ਉਹ ਤਾਂ ਇਹਨਾ ਨੂੰ ਚਾਹੀਦਾ, ਕੱਲ੍ਹ ਮੈਂ ਵੀ ਆਖਿਆ ਸੀ ਮੈਂ ਕਿਹਾ ਆਹੋ ਇਹਨਾ ਨੂੰ ਲੋੜ ਹੈ, ਚੱਲੋ, ਕਰ ਕਤਰ ਕੇ ਦੇਣੇ ਪੈਂਦੇ ਹੈ, ਨਹੀਂ ਨਹੀਂ ਦੇਵਾਂਗੇ, ਅਸੀਂ ਤਾਂ ਦਿੰਦੇ ਹਾਂ। ਪਰ ਉਹ ਹੈ ਅੇਨੇ ਦਾ time pass ਕਰ ਲੈਂਦੀ ਹੈ ਆਪਣਾ

ਦੇ ਨਹੀਂ ਰਹੇ ਆਹੋ ਦੇਣ ਤਾਂ

ਚੱਲੋ ਠੀਕ ਜੀ ਠੀਕ ਜੀ ਹਾਂਜੀ ਹਾਂ ਜੀ ਸਤ ਸ੍ਰੀ ਅਕਾਲ ਜੀ, ਮੇਰਾ ਨਾ ਸਿਮਰਨ ਪ੍ਰੀਤ ਸਿੰਘ ਆਯ ਟੀ ਮੇਰੀ ਉਮਰ ਤੀਸ ਸਾਲ ਹੈ

ਸਹੀਦ ਭਗਤ ਸਿੰਘ ਜੀ ਦਾ ਨਾਮ ਬੋਹਤ ਬਹੁ ਫੂਟੇ ਤਾਰੇ ਦੀ ਤਰ੍ਹਾ ਚਮਕਦਾ ਰਹੇਗਾ। ਭਗਤ ਸਿੰਘ ਓਹਨਾ ਆਜ਼ਾਦੀ ਦਿਯਾਂ ਪਰ੍ਵਾਨਿਯਾਂ ਏਚੋੰ ਇਕ ਸੰਨ ਜਿਨ੍ਹਾਂ ਨੇ ਆਜ਼ਾਦੀ ਦੀ ਲੀ ਲੈ ਆਪਣੀ ਜਾਂ ਕੁਰਬਾਨ ਕਰ ਦਿਤੀ। ਸ਼ਰੋਮਣੀ ਦੇਸ਼ ਭਗਤ ਸਿੰਘ ਦਾ ਜਨਮ ਇਕ ਪਰ੍ਸਿਦ ਕਰਾਂਤੀਕਾਰਿ ਪਰਿਵਾਰ ਵਿਚ ਬੰਗਾ ਜਿਲਾ ਲਾਯਲ ਪੁਰ ਏਚ ਸਰਦਾਰ ਕਿਸ਼ਨ ਸਿੰਘ ਦੇ ਘਰ ਗਿਆਰਾਂ ਨਵੰਬਰ ਉੱਨੀ ਸੋ ਸੱਤ ਈਸਵੀ ਨੂ ਹੋਯਾ ਸੀ। ਏਨਾ ਡੀ ਪਤਾ ਕਿਸ਼ਨ ਸਿੰਘ ਟੀ ਚਾਚਾ ਅਜੀਥ ਸਿੰਘ ਓਹਨਾ ਦਿਨਾ ਏਚ ਦੇਸ਼ ਦੀ ਆਜ਼ਾਦੀ ਦੀ ਲੇਹਾਰ ਵਧ ਚਾਢ਼ ਕ ਹਿੱਸਾ ਲੇ ਰੇ ਸੰਨ ਏਸ ਤਰ੍ਹਾਂ ਦੇਸ਼ ਪ੍ਯਾਰ ਦੀ ਭਾਵਨਾ ਸਰਦਾ ਭਾਘਾਤ ਸਿੰਘ ਨੌ ਵਿਰ੍ਸ੍ਯ ਏਚ ਏ ਮਿਲੀ ਸੀ ਮੁੜ੍ਹ ਲੀ ਵਿਦ੍ਯਾ ਆਪ ਨੀ ਇਕ ਪਿੰਡ ਏਚ ਹੇ ਪ੍ਰਾਪਤ ਕੀਤੀ ਸਕੂਲ ਏਚ ਦਸਵੀਂ ਪਾਸ ਕਰ ਲੈ ਏਸ ਪਿਚੁ DAV ਸਕੂਲ ਵਿਚ ਆਪ ਨੀ ਦਸਵੀਂ ਪਾਸ ਕਰ ਲੈ ਏਸ ਤੋ ਪੀਚੀ DAV ਕੋਲ੍ਲੇਗੇ ਏਚ ਉਚੇਵੀ ਸਿਖਯ ਲੈਣ ਲੈ ਦਾਖਿਲ ਹੋ ਗਏ ਕਾੱਲੇਜ ਦੋਰਾਨ ਹੀ ਆਪਨੇ ਰਾਜਨੀਤੀ ਵਿਚ ਭਾਗ ਲੇਣਾ ਸ਼ੁਰੂ ਕਰ ਦਿਤਾ। ਓਹੋ ਗੁਲਮਿ ਨਾਲੋ ਸਮਝ ਦੇ ਸਨ ਜਦ ਉੰਨੀ ਸੌ ਵੀਹ ਈਸਵੀ ਵਿਚ ਮਹਾਤਮਾ ਗਾਂਧੀ ਦੇ ਨਾਲ ਮਿਲ ਵਰਤਨ ਲੇਹਰ ਚਲ ਕੀਤੀ ਦਾ ਭਗਤ ਸਿੰਘ ਨੀ ਕੋਲ੍ਲੇਗੇ ਦੀ ਪਢ਼ਾਈ ਚੜ ਕ ਲੇਹਾਰ ਵੱਡ ਵੱਡ ਚਾਢ਼ ਕ ਹਿੱਸਾ ਲੇਣਾ ਸ਼ੁਰੂ ਕਰ ਦਿਤਾ ਭਾਘਾਤ ਸਿੰਘ ਟੀ ਉਸ ਡੀ ਸਾਥਿਯਾਂ ਇਕ ਜਾਥ੍ਯ ਬੰਦੀ ਦੀ ਸਥਾਪਨਾ ਕੀਤੀ ਜਿਸ ਡੀ ਨਾਮੇ ਓਹਨਾ ਨੀ ਭਾਰਤ ਨੋਜਵਾਨ ਸਭਾ ਨਾਮੇ ਰਖ੍ਯਾ ਇਹ ਦਸ ਮੇਮ੍ਬ੍ਰੀ ਓਹ ਬਣ ਸਕਦਾ ਸੀ ਜੇਰਹਾ ਹਰ ਤਰ੍ਹਾ ਦੀ ਕੁਰਬਾਨੀ ਲੈ ਟੀ ਆਪਣੀ ਜਾਂ ਦੀ ਕੋਈ ਪਰਵਾਹ ਨਾ ਕਰੀ ਬੋਹਤ ਸਾਰੀ ਨੋਜਵਾਨ ਏਸ ਸਭਾ ਲੈ ਦਾਖਿਲ ਹੋਏ ਟੀ ਇਹ ਸਭਾ ਕਾਫੀ ਮਜਬੂਤ ਟੀ ਮਾਸ਼ੋਰ ਬਣ ਗਈ ਭਾਰਤ ਨੋਜਵਾਨ ਸਭਾ ਦਾ ਖੇਤਰ ਟੀ ਪੰਜਾਬ ਏ ਸੀ ਪਰ ਦੇਸ਼ ਡੀ ਕੁਝ ਹਿਸ੍ਸ੍ਯਾ ਏਚ ਭਾਘਾਤ ਸਿੰਘ ਜੇਹੀ ਦੇਸ਼ ਭਾਘਾਤ ਆਜ਼ਾਦੀ ਦੀ ਇੰਕ਼ਾਲਾਬੀ ਰਾਹ ਤੋ ਚੱਲੀ ਹੋਯ ਸਨ ਓਹਨਾ ਦਾ ਆਪਸ ਏਚ ਹੁਣ ਕਰਨ ਆਪਣੀ ਸ਼ਕਤੀ ਏਚ ਵਾਧਾ ਨੀ ਸੀ ਕਰ ਸਕਦੀ ਸ਼ਹੀਦ ਭਾਘਾਤ ਸਿੰਘ ਟੀ ਸਾਰੀ ਭਾਰਤ ਦਾ ਡੋਰ ਬੋਹਤ ਸਾਰੀ ਟੀ ਓਹਨਾ ਨਾਲ ਮਿਲ ਕ ਵਾਚਾਰ ਵਟਾਂਦਰਾ ਕੀਤਾ ਸ਼ਾਹੇਡ ਭਗਤ ਸਿੰਘ ਨੀ ਚੰਦਰ ਸ਼ੇਕਰ ਆਜ਼ਾਦ ਨਾਲ ਮੁਲਾਕਾਤ ਕੀਤੀ ਓਹਨਾ ਨਾਲ ਰਲ ਕ ਸਾਰੀ ਭਾਰਤ ਏਚ ਇਨਕ਼ਲਾਬ ਲ੍ਯਾਂ ਦਿਯਾਂ ਵਾਯੋਨਤਾ ਬਨਿਯਾਂ ਭਾਘਾਤ ਸਿੰਘ ਸ਼ਾਂਤੀ ਡੀ ਪੰਝ ਮਹਾਤਮਾ ਗੰਦੀ ਗੀ ਨੂ ਮਿਲੀ ਓਹਨਾ ਨੀ ਭਾਘਾਤ ਸਿੰਘ ਨੌ ਸ਼ਾਂਤ ਮਹਿ ਰਾਹ ਅਪਨਾਨ ਲੈ ਕਹਾ ਪ੍ਰੇਰਨਾ ਦਿਤੀ ਭਾਘਾਤ ਭਾਘਾਤ ਸਿੰਘ ਊਟੀ ਕੋਈ ਅਸਰ ਨਾ ਹੋਯਾ ਗਾਂਧੀ ਗੀ ਭਾਘਾਤ ਸਿੰਘ ਦੇ ਸੱਚੇ ਜਜਬਾਤ ਤੇ ਕੋਮੀਗਣ ਦੀ ਡੁੰਗਾਈ ਤੋਂ ਬੋਹਤ ਪ੍ਰਭਾਵਿਤ ਹੋਏ। ਭਗਤ ਸਿੰਘ ਡੀ ਉਸ ਡੀ ਸਾਥੀ ਸਮਝ ਵਾਤੀ ਪ੍ਰਬੰਦ ਡੀ ਹਾਮੀ ਹਨ ਏਸ ਲੈ ਓਹਨਾ ਨੌ ਈਸਵੀ ਏਚ ਆਪਣੀ ਜਾਥ੍ਯ ਬੰਦੀ ਦਾ ਨਾਮ Short List Army ਰਖ੍ਯਾ ਓਹੋ ਦੇਸ਼ ਵਿਚ ਮਜ਼ਦੂਰਾ ਡੀ ਮੇਹਨਤ ਕਰਨ ਵਾਲੀਆ ਦੀ ਸਰਕਾਰ ਬਨਾਨਾ ਚਾਹੁੰਦੇ ਸਨ। ਜਦੋਂ ਉੱਨੀ ਸੋ ਉਨੱਤੀ ਈਸਵੀ ਏਚ ਭਾਰਤ ਏਚ ਸਾਈਮਨ ਕਮਿਸ਼ਨ ਆਯਾ ਤਾ ਸਾਰੀ ਭਾਰਤ ਏਚ ਏਸ ਦਾ ਵਿਰੋਦ ਕੀਤਾ ਗਯਾ। ਓਥੋਂ ਅੰਦੋਲਨ ਦੀ ਲਾਲਾ ਲਾਜਪਤ ਰਾਇ ਕਰ ਰੇ ਸਨ ਪੋਲਿਕੇ ਨੀ ਹਿੱਕਾਂ ਊਟੀ ਲਾਠਿਯਾਂ ਦਾ ਮੀਂਹ ਵਾਸਾ ਦਿਤਾ ਬੋਹਤ ਲੋਗ ਜ਼ਖਮੀ ਹੋਏ ਲਾਲਾ ਗੀ ਡੀ ਅਨ੍ਨਿਯਾ ਸੱਟਾਂ ਲਾਗਿਯਾਂ ਟੀ ਓਹ ਕੁਝ ਦਿਨ ਬੇਮਾਰ ਰਹੀ ਨੰਦ ਏਚ ਈ ਸੋ ਗਏ ਓਹਨਾ ਦੀ ਮੋਤ ਨੀ ਭਾਘਾਤ ਸਿੰਘ ਟੀ ਓਹਨਾ ਡੀ ਸਾਥਿਯਾਂ ਨੌ ਬੋਹਤ ਦੁਖ ਦਿਤਾ ਓਹਨਾ ਦੀ ਜਾਥ੍ਯ ਬੰਦੀ ਨੀ ਪੋਲਿਕੇ ਕਪਤਾਨ ਸਕਾੱਟ ਨੌ ਮਾਰਨ ਦਾ ਫੇਸਲਾ ਕਰ ਲ੍ਯ

ਓਹ ਵਿਦੇਸ਼ ਸਰਕਾਰ ਨੂੰ ਜਗੋਣਾ ਦੇਣ ਲਯੀ ਧਮਾਕਾ ਕਰਨਾ ਚਾਉਂਦੇ ਸਨ। ਭਗਤ ਸਿੰਘ ਤੇ ਓਹਨਾ ਦੇ ਅਸ੍ਸੇਮ੍ਬ੍ਲੀ ਹਾਲ ਏਚ ਬੋਮ੍ਬ ਸੁਟਿਆ ਜੋ ਅੰਗ੍ਰੇਜ਼ੀ ਸਰਕਾਰ ਨੌ ਹਿਲਾਨ ਦੇਣਾ ਸੀ ਓਹਨਾ ਹਾਲ ਏਚ ਖਰੀ ਹੋ ਕ ਇੰਕ਼ਾਲਾਬ ਜਿੰਦਾ ਬਾਦ ਡੀ ਨਾਰੀ ਲਾਏ ਟੀ ਗਿਰਫਤਾਰੀ ਦਿੱਤੀ ਓਹਨਾ ਊਟੀ ਦੇਸ਼ ਦਰੋਹੀ ਦਾ ਮੁਕ਼ਾਦ੍ਮਾ ਚਲਾਯਾ ਗਯਾ ਅਨਤ ਫਾਂਸੀ ਦਾ ਹੁਕਮ ਹੋਯਾ ਪਰ ਓਹੋ ਅੱਟਲ ਰਹੀ ਓਹਨਾ ਨੀ ਹਾਸ੍ਦ੍ਯਾ ਹਾਸ੍ਦ੍ਯਾ ਫਾਂਸੀ ਦਾ ਰਸ੍ਸਾ ਚੁਮ੍ਯਾ ਟੀ ਏਸ ਤਰ੍ਹਾ ਭਗਤ ਸਿੰਘ ਦੀ ਤੇਈਮਾਰਚ ਉੱਨੀ ਸੋ ਇਕੱਤੀ ਨੂੰ ਫਾਂਸੀ ਦੇ ਦਿਤੀ ਗਈ। ਲੋਕਾਂ ਨਾ ਫੇਰੋਜ੍ਪੁਰ ਦੇ ਨੇਰ੍ਰੀ ਓਹਨਾ ਦਾ ਸੰਸਕਾਰ ਕੀਤਾ ਗਯਾ ਇਹ ਸੀ ਆਪਣਾ ਸ਼ਹੀਦ ਭਗਤ ਸਿੰਘ ਦੀ journey ਜਿੰਨਾ ਨੇ ਸਾਡੀ ਆਜਾਤੀ ਦੇ ਵਿਚ ਓਹਨਾ ਨੀ ਸਾਨੂ ਅਰ ਦਿਵਾਂਨ ਵਿਚ ਬੋਹਤ ਵਾਦਾ ਓਹਨਾ ਦਾ ਯੋਗਦਾਨ ਸੀ। ਅਗਲੀ ਅੱਸੀ ਕਰਨ ਜਾ ਰੀ ਆਂ ਹੋਸਟਲ ਦਾ ਜੇਵਾਂ ਜਿਵੇਂ ਅੱਸੀ ਪਾਰ੍ਹ੍ਡੀ ਆਂ ਕੋਲ੍ਲੇਗੇ ਉਨਿਵੇਰ੍ਸਿਟੀ ਡੀ ਵਿਚ ਹੋਸਟਲ ਕੀ ਹੈ ਟੀ ਓਹਨਾ ਦਾ ਜੇਵਾਂ ਕੀ ਹੈ ਹੋਸਟਲ ਕੀ ਹੈ ਸਕੂਲ ਯਾ ਕੋਲ੍ਲੇਗੇ ਦਾ ਹੋਸਟਲ ਅਪਨੀ ਆਪ ਏਚ ਇਕ ਵਾਦਿਯ ਹੁੰਦਾ ਹੈ ਹੋਸਟਲ ਦੀ ਜ਼ਿੰਦਗੀ ਟੀ ਘਰ ਡੀ ਜੇਵਾਂ ਦਾ ਆਪਸ ਏਚ ਬੋਹਤ ਫ਼ਰਕ ਹੁੰਦਾ ਹੈ ਹੋਸਟਲ ਦਾ ਜੇਵਾਂ ਮਨੁਖੀ ਜੇਵਾਂ ਦਾ ਬੋਹਤ ਖਾਸ ਭਾਗ ਹੁੰਦਾ ਹੈ ਇਹ ਓਹ ਥਾਂ ਹੁੰਦੀ ਹੈ ਜਿਥਯ ਵਿਦ੍ਯਾਰਤੀ ਡੀ ਠੇਹ੍ਰਾਂ ਟੀ ਰੇਹਾਨ ਟੀ ਪਰ੍ਹਾਂ ਦਾ ਪ੍ਰਬੰਦ ਹੁੰਦਾ ਹੈ ਪਢ਼ਾਈ ਲੌਇ ਕਿ ਸਥਾਨ ਹੁੰਦਾ ਹੈ। ਹੋਸਟਲ ਦਾ ਜੀਵਨ ਵਿਦਯਾਰਥੀ ਨੂੰ ਬੋਹਤ ਸਾਰੇ ਲਾਭ ਪੋੰਚਾਦਾ ਹੈ। ਹੋਸਟਲ ਵਿਚ ਬਿਤਾਏ ਖੁਸ਼ਿਯਾਂ ਭਰੇ ਦਿਨਵਿਦਿਆਰਥੀ ਸਾਰਾ ਜੀਵਨ ਨੀ ਪੁਲਦਾ। ਅਸਲ ਵਿਚ ਅੱਸੀ ਅਪਣੇ ਘਰਾਂ ਵਿਚ ਆਪਣੀ ਪਢ਼ਾਈ ਵਲ ਪੂਰਾ ਧਿਆਨ ਦੇ ਨੀ ਸਕਦੇ। ਘਰਾਂ ਏਚ ਸਾਡੀ ਪਢ਼ਾਈ ਏਚ ਰਾਕਾਵਤ ਪਾਨ ਵਾਲੀ ਬੋਹਤ ਸਾਰੀ ਕਾਰਨ ਮੋਜੂਦ ਰੇਹੰਡੀ ਸਨ ਘਰ ਡੀ ਕਾਮ ਕਰ ਬਚਯਾ ਦਾ ਰੋਲਾ ਰੱਪਾ ਗਾਲੀ ਪੋਇੰਟ ਟੀ ਰਡਿਓ ਪਾਰੋੰਯਾ ਦੀ ਅਵਾ ਜੈ ਘਰ ਦੇ ਕਿਸੇ ਬੰਦੇ ਦੀ ਬੇਮਾਰੀ, ਬਾਜ਼ਾਰਾਂ ਦੇ ਚੱਕਰ, ਘਰਾਂ ਵਿਚ ਸਾਨੂ ਪੜਣ ਲੈ ਬੈਠਣ ਨੀ ਦਿੰਦੇ। ਇਸ ਦੇ ਉਲਟ ਹੋਸਟਲ ਵਿਦਿਆਰਥੀ ਨੂੰ ਪਢ਼ਾਈ ਵਧੀਆ ਕਰਨ ਵਿਚ ਅੱਛੀ ਮਾਹੋਲ ਪਰਧਾਨ ਕਰਦਾ ਆਯ

ਇਕ ਦੂਜੇ ਨਾਲ ਜੁੜੇ ਹੋਏ ਹਨ ਤੇ ਇਕ ਦੂਜੇ ਨੁ ਉ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ। ਇਕ ਦੂਜੇ ਵਿਚ ਮੌਜੂਦ ਸੂਚਨਾ ਦਾ ਆਦਾਨ ਪ੍ਰਦਾਨ ਕਰ ਸਕਦੇ ਹਨ। ਏਸ ਵਿਚ ਇਕ ਤਰ੍ਹਾ fiber optic ਫੋਨੇਲੈਣਾ ਸੈਟੇਲਾਈਟ ਸਬੰਦੀ ਤੇ ਹੋਰ ਨਾ ਮਧਯਾਮਾਂ ਦਵਾਰਾ ਆਪਸ ਏਚ ਗੱਲਾਂ ਕਰਦੇ ਹਨ।

ਇਹ ਸਘਾਰ ਨਾਮ ਦਾ ਇਕ ਅਜੇਹਾ ਸਮੁੰਦਰ ਹੈ ਜੇਰ੍ਰਾ ਇੰਤੇਜ਼ਾਰ ਕਰਦਾ ਹੈ ਕ ਤੁਸੀਂ ਇਸ ਨੂ ਰਾਰ੍ਹ੍ਕੋ ਟੀ ਏਸ ਏਚ ਚੌਂਦਾ ਨੀ ਆਂ ਗਿਨਾਤ ਏਸ ਏਚ ਵਪਾਰ ਸੀਮਤ ਸ਼ੁਕ ਮੌਕੇ ਮੋਜੋੜ ਸਨ ਏ ਆਪਣੇ ਕੰਮਾ ਲੈ ਸੂਚਨਾ ਦਾ ਆਦਾਨ ਪਰਧਾਨ ਕਰਨ ਵਾਲੇ ਕੀਤਾ ਕਾਰਾਂ ਲੈ ਇਕ ਬਹੁਮੁਲੀ ਟੀ ਅਨ੍ਮੁਖ ਖਾਣ ਹੈ। ਏਸ ਵਿਚ ਮੋਜੋੜ ਸੈਂਕੜੇ ਜਿਹੇ ਲਿਬ੍ਰਰੇਰੀਆਂ ਅਤੇ ਆ ਕਈ ਵਾਰ ਤੁਹਾਡੀ ਉਂਗਲਾਂ ਦੇ ਪੋਟੀ ਓੰਣ ਤੇ ਖੁਲ ਜਾਨ੍ਦਿਯਾਂ ਨੇ ਵਿਦਿਵਾਨਾਂ ਲੈ ਏਸ ਵਿਚ ਸੋਦ ਪਤਰਾਂ ਲੈ ਖੋਜ ਤੇ ਵ੍ਯਾਪਰਿਯਾ ਲੈ ਵ੍ਯਾਪਾਰ, ਵਾਪਾਰਿਯਾਂ ਲੈ ਵ੍ਯਾਪਾਰ ਕਰਨ ਦੇ ਅਨੇਕਾ ਬਹੁਮੂਲ੍ਯ ਸੋਮੇ ਮੋਜੋੜ ਨੇ। ਏਸ ਨਾਲ ਏਸ ਦੀ ਔਸਤ